ਧੰਨਵਾਦ ਮੇਰਾ ਨਾਮ ਸੀ ਤਨਿਸ਼ ਵਰਮਾਨੀ ਤੇ ਮੈਂ ਇਸ recording ਵਿੱਚ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਸੀ on the topic pollution ਜਾਣੀ ਪ੍ਰਦੂਸ਼ਣ ਧੰਨਵਾਦ।

ਹਾਂ ਜਸਪ੍ਰੀਤ ਮੈਂ ਵਧੀਆ ਤੁਸੀਂ ਦੱਸੋ ਵਧੀਆ ਮੈਂ ਵੀ ਹੋਰ ਕੀ ਕਰਦੇ ਬੱਸ ਕੁੱਛ ਨੀ ਬਾਹਰ ਆਈ ਹੋਈ ਸੀ class ਲਗਾਉਣ ਅੱਛਾ ਅੱਛਾ ਹਾਂ ਮੈਂ ਵੀ ਯਾਰ class ਲਗਾਉਣ ਆਈ ਹੋਈ ਸੀ ਮੈਂ ਕਿਹਾ ਚਲੋ free ਬੈਠੀ ਸੋਚਿਆ phone ਕਰਲਾ

ਬੱਸ ਮੈਂ ਕਿਹਾ ਅੱਜਕਲ ਉਹ ਨਾ ਪਤਾ ਹੀ ਹੈ ਤੈਨੂੰ ਯਾਰ ਆਉਣ ਜਾਣ ਚ ਬੜੀ problem ਆਉਂਦੀ ਆ ਗਰਮੀ ਬਹੁਤ ਹੋਗੀ ਹਨਾ ਯਾਰ weather ਦਾ ਬਹੁਤ ਫਰਕ ਹੋਗਿਆ ਹਨਾ ਬਹੁਤ change ਆਇਆ weather ਚ ਜਿੱਦਾਂ ਕੇ ਧੁੱਪ ਬਹੁਤ ਹੋਣ ਲੱਗ ਗਈ ਧੁੱਪ ਕਰਕੇ ਨਾ ਬਹੁਤ ਜਿਆਦਾ ਮਤਲਬ ਬਿਮਾਰੀਆਂ ਹੋਣ ਲੱਗ ਗਈਆਂ ਬਹੁਤ ਜਿਆਦਾ ਹਾਂ ਹਾਂ ਬਹੁਤ changes ਹੋ ਰਹੇ ਏ ਕਿਉਂਕਿ ਦੇਖੋ ਪਹਿਲਾਂ ਇੱਕ ਦਮ ਮੀਂਹ ਪਈ ਜਾ ਰਹੇ ਸੀਗੇ ਹਨਾ ਫ਼ੇਰ ਇੱਦਾਂ ਹੁੰਦਾ ਸੀਗਾ ਵਿੱਚ ਕਦੇ ਗਰਮੀ ਹੋ ਜਾਂਦੀ ਸੀ ਕਦੇ ਠੰਡ ਹੋ ਜਾਂਦੀ ਸੀ ਮਤਲਬ ਇੱਦਾਂ ਹੋ ਗਿਆ ਸੀ ਤੇ ਹੁਣ ਇੱਕ ਦਮ ਮਤਲਬ ਕੱਠੀ ਗਰਮੀ ਆਗੀ ਜਿਹਦੇ ਕਰਕੇ ਬੁਖਾਰ ਵੀ ਸਰਦੀ ਜੁਕਾਮ ਇੱਦਾਂ ਹੋ ਰਿਹਾ ਹਨਾ ਸਹੀ ਗੱਲ ਆ ਹੁਣ ਇੱਦਾਂ ਹੀ ਜਿੱਦਾਂ ਮੈਂ class ਚ ਲੱਗੀ ਸੀ class ਚ ਆਉਣ ਜਾਉਣ ਚ ਤਾਂ ਮੈਨੂੰ ਮਤਲਬ ਕੀ ਧੁੱਪ ਚ ਆਉਂਦੀ ਸੀ ਫ਼ੇਰ ਆਕੇ ਇੱਕ ਦਮ ਪੱਖੇ ਨੀਚੇ ਬੈਠ ਜਾਂਦੀ ਸੀ ਫ਼ੇਰ ਇਸ ਕਰਕੇ ਮੈਨੂੰ ਵੀ ਬਹੁਤ ਜਿਆਦਾ fever cold ਹੋਗਿਆ

ਥੋੜਾ ਉਹ ਜਾਂਦਾ ਧੁੱਪ ਤੋਂ ਬਚਾ ਹੋ ਜਾਂਦਾ ਨਾ

ਇੱਕਦਮ ਪਹਿਲਾਂ ਮੀਂਹ ਦਿਖਿਆ ਉਹਤੋਂ ਬਾਅਦ ਮਤਲਬ ਕੇ ਉਹਦੇ ਮੀਂਹ ਇੱਕਦਮ ਜਿਆਦਾ ਆਉਣ ਕਰਕੇ ਨਾ ਹੁਣ ਤਾਂ change ਹੋਇਆ ਥੋੜਾ ਜਾ ਮੋਸਮ ਨਾ ਇੱਕਦਮ ਧੁੱਪ ਆਈ ਆ ਹਾਂ ਹਾਂ ਬਿਲਕੁਲ ਇੱਕਦਮ ਮਤਲਬ ਮੋਸਮ ਅਮ ਧੁੱਪਾਂ ਆਗੀ ਨਾ ਤੇ ਏਵੇਂ ਹੋਗਿਆ ਨਾ ਦੇਖੋ ਹੁਣ ਇਹ ਵੀ ਹੈ ਮਤਲਬ ਲੋਕ ਗੱਡੀਆਂ ਚ ਮਤਲਬ AC ਚਲਾਉਂਦੇ ਨੇ ਹਨਾ ਉਹਦੇ ਕਰਕੇ ਵੀ ਨਾ ਗਰਮੀ ਥੋੜੀ ਜਿਆਦਾ ਹੋ ਰਹੀ ਹੈ ਨਹੀਂ ਇੰਨੀ ਜਲਦੀ ਹੁੰਦੀ ਨੀ ਸੀ ਅੱਗੇ ਗਰਮੀ ਹਨਾ ਇੱਕ ਨਾ ਹੋਰ problem ਇਹ ਆ ਕੇ ਅੱਜਕਲ ਤੈਨੂੰ ਪਤਾ ਹੀ ਆ ਦਰਖਤ ਵਗੈਰਾ ਘੱਟ ਰਹੇ ਆ

ਜਿਨ੍ਹਾ ਕਰਕੇ ਦਰਖਤ ਘੱਟ ਰਹੇ ਹਾਂ ਉਹਨਾ ਕਰਕੇ ਹਵਾ ਨੀ ਹੈ ਤਾਂ ਕਰਕੇ ਵੀ ਫ਼ੇਰ ਲੋਕ AC ਵਗੈਰਾ ਲਵਾ ਰਹੇ ਆ AC ਨਾਲ ਜਿਹੜੀ ਅੰਦਰੀ heat ਹੈ ਉਹ ਬਾਹਰ ਨਿੱਕਲ ਰਹੀ ਹੈ ਤਾਂ ਵੀ ਮੋਸਮ ਦਾ ਹੋਰ ਤਰ੍ਹਾਂ ਫਰਕ ਪੈ ਰਿਹਾ ਹਾਂਜੀ ਹਾਂਜੀ ਤਾਂਹੀ ਇਹਨਾ ਏਸੀਆਂ ਕਰਕੇ ਫ਼ੇਰ ਉਹਨੇ ਗਰਮ ਹਵਾ ਉਹ ਕਰਦੇ ਨੇ ਤਾਂ ਕਰਕੇ ਉਹ ਹੋ ਜਾਂਦਾ ਕਿਉਂਕਿ ਗਰਮ ਹਵਾ ਛੱਡ ਦੇ ਨੇ ਫ਼ੇਰ ਤਾਂ ਕਰਕੇ ਗਰਮੀ ਵੱਧਦੀ ਜਾਂਦੀ ਏ ਹਨਾ ਸਹੀ ਗੱਲ ਆ ਹੁਣ ਇੱਦਾਂ ਹੀ ਜਿੱਦਾਂ ਆਪਾਂ AC ਚੋਂ ਇੱਕਦਮ ਬਾਹਰ ਆਨੇ ਹਾਂ ਆਪਾਂ ਨੂੰ ਅੰਦਰ ਤਾਂAC ਚ ਵਧੀਆ ਲੱਗਦਾ ਹੈ ਜਦੋਂ ਇੱਕਦਮ ਬਾਹਰ ਆਨੇ ਹਾਂ ਤਾਂ ਮਤਲਬ ਏਵੇਂ ਹੁੰਦਾ ਵੀ ਹਾਏ ਕਿੱਥੇ ਆ ਗਏ ਬਾਹਰ ਤਾਂ ਕਿੰਨੀ ਗਰਮੀ ਆ ਹਨਾ ਇੱਦਾਂ ਕਰਕੇ ਯਾਰ ਇਹਨਾ ਏਸੀਆਂ ਕਰਕੇ ਨਾ ਮੋਸਮ ਖਰਾਬ ਹੁੰਦਾ ਏ ਹਾਂਜੀ ਹਾਂਜੀ ਇਹੀ ਹੈ ਬੱਸ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਇਹਨਾ ਦੇ ਫਾਇਦੇ ਵੀ ਬਹੁਤ ਨੇ ਜਿੱਦਾਂ ਕਹਿੰਦੇ ਹਾਂ ਕੇ ਨੁਕਸਾਨ ਵੀ ਬਹੁਤ ਨੇ ਹੁਣ ਦੇਖੋ ਫਾਇਦਾ ਤਾਂ ਇਹ ਹੈ ਹੁਣ ਚਲੋ ਆਪਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ but ਆਪਾਂ ਇਹ ਨੀ ਨਾ ਸੋਚਦੇ ਹੈਗੇ ਵੀ ਆਪਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਉਹਦੇ ਜਦੋਂ ਆਪਾਂ AC ਮੁਹਰੇ ਬੈਠੇ ਰਹਿਣਾ room ਬੰਦ ਹੋ ਜਾਣਾ ਵੀ ਪਸੀਨਾ ਆਉਣਾ ਵੀ ਜਰੂਰੀ ਹੈ ਆਪਾਂ ਨੂੰ ਜੇ ਪਸੀਨਾ ਹੀ ਨੀ ਆਉਗਾ ਤਾਂ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਗੀਆਂ ਸੋ ਤਾਂ ਕਰਕੇ ਹੁਣ ਜਦੋਂ ਹੁਣ ਇੱਕਦਮ AC ਤੋਂ ਬਾਹਰ ਨਿੱਕਲਦੇ ਹਾਂ ਆਪਾ ਫ਼ੇਰ ਦੇਖੋ ਆਪਾਂ ਨੂੰ ਕਿੰਨੀ ਜਿਆਦਾ ਗਰਮੀ ਲੱਗਦੀ ਹੈ ਆਪਣੇ ਲਈ ਆਪਣੇ ਲਈ ਇੱਕ ਮਿੰਟ ਵੀ ਰੁਕਣਾ ਬਹੁਤ ਔਖਾ ਹੋ ਜਾਂਦਾ ਹਨਾ

ਹੁਣ ਅੱਜਕਲ ਏਸੀਆਂ ਚ ਅੰਦਰ ਵੜ ਕੇ ਬੈਠ ਜਾਂਦੇ ਹਾਂ ਲੋਕ ਅੰਦਰ ਤੁਹਾਨੂੰ ਪਤਾ ਹੀ ਹੈ ਅੰਦਰ ਕੀ ਆਕਸੀਜਨ ਵਗੈਰਾ ਮਿਲਦੀ ਨੀ ਹੈਗੀ ਸ਼ੁੱਧ ਹਵਾ ਨੀ ਮਿਲਦੀ ਹਾਂਜੀ ਹਾਂਜੀ ਇਹ ਤਾਂ ਹੈ ਹੁਣ ਦੇਖੋ ਜਿੱਦਾਂ ਪਹਿਲਾਂ ਲੋਕ ਹੁਣੇ ਸੀ ਦੇਖਲੋ ਦਰਖਤਾਂ ਥੱਲੇ ਉਹਨਾ ਨੇ ਮੰਜੇ ਡਾਹ ਕੇ ਬੈਠੇ ਰਹਿਣਾ ਸੋਣਾ ਵੀ ਉੱਥੀ ਦੇਖਲੋ ਮੋਟਰਾਂ ਤੇ ਜਾ ਕੇ ਸੋਣਾ ਦੇਖੋ ਇਦਾਂ ਹੁੰਦਾ ਸੀਗਾ ਪਰ ਅੱਜਕਲ ਇੱਦਾਂ ਕੁੱਛ ਵੀ ਨਹੀਂ ਰਿਹਾ ਹੈਗਾ ਬੱਸ ਲੋਕ ਅੱਜਕਲ ਆਪਣੇ ਤੱਕ ਮਤਲਬ ਰੱਖਦੇ ਹਾਂ ਬਸ ਸਾਰੇ ਆਪਣੇ ਆਪਣੇ ਅੰਦਰਾਂ ਚ ਵੜ ਕੇ ਬੈਠ ਜਾਂਦੇ ਹਾਂ ਪੱਖੇ AC ਕੂਲਰ ਲਗਾ ਕੇ ਅੰਦਰ ਹੀ ਰਹਿੰਦੇ ਆ ਹੁਣ ਬਾਹਰ ਜਾਂਦੇ ਹੀ ਨੀ ਹੈਗੇ ਅੱਗੇ ਵਧੀਆ ਹੁੰਦਾ ਸੀਗਾ time ਹਨਾ ਅੱਜਕਲ but ਉੱਦਾਂ ਦਾ time ਵੀ ਨੀ ਰਿਹਾ ਸਹੀ ਗੱਲ ਆ ਹੁਣ ਜਿੱਦਾਂ ਅੱਜਕਲ ਰੋਣਕ ਤਾਂ ਰਹੀ ਓ ਨੀ ਹੈਗੀ ਜਿੱਦਾਂ ਆਪਾਂ AC ਤੇ ਓ ਗੱਲ ਲਾਲੀਏ AC ਹੁਣੇ ਆ ਆਪਣੇ ਆਪਣੇ room ਚ ਇੱਥੇ ਤੱਕ ਕੀ

ਹਾਂਜੀ ਹਾਂਜੀ ਇਹ ਤਾਂ ਹੈ ਕਿਉਂਕਿ ਦੇਖੋ ਬੱਚੇ ਹੁੰਦੇ ਆ ਅੱਜਕਲ phone ਵੀ ਅੱਜਕਲ ਵੈਸੇ ਜਿੱਦਾਂ ਕੇ ਬਹੁਤ ਚੱਲ ਪਏ ਲੋਕ ਆਪਣੇ ਆਪਣੇ phone ਚਲਾਈ ਜਾਂਦੇ ਆ ਦੇਖਲੋ

ਨਹੀਂ ਪਹਿਲਾਂ ਹੁੰਦੇ ਸੀ ਲੋਕ ਪਰਿਵਾਰ ਨਾਲ ਇੱਕਠੇ ਬਹਿੰਦੇ ਸੀ ਕੱਠੇ ਬਹਿ ਕੇ TV ਦੇਖਣਾ ਤੇ ਕਿੰਨੇ ਮਜ਼ੇ ਕਰਦੇ ਹੁੰਦੇ ਸੀ but ਅੱਜਕਲ ਕੁੱਝ ਵੀ ਨੀ ਇੱਦਾਂ ਦਾ ਹੈਗਾ ਹਨਾ ਹਾਂਜੀ ਹਾਂਜੀ ਇਹ ਤਾਂ ਹੈ ਜਿੱਦਾਂ ਮਤਲਬ ਕੇ ਮੈਂ ਦੇਖਿਆ ਬਹੁਤ ਇੱਕ ਨਾ ਮਤਲਬ ਕੇ ਇੰਨਾ ਵੱਡਾ ਘਰ ਹੋਵੇ ਦੇ ਵਿੱਚ ਜਮਾ ਰੋਣਕ ਨੀ ਹੁੰਦੀ ਹੈਗੀ

ਤਾਂ ਕਰਕੇ ਰੋਣਕ ਨੀ ਹੈਗੀ ਅਗਰ ਆਪਾਂ ਬਾਹਰ ਨਿੱਕਲਦੇ ਹਾਂ ਬਾਹਰ ਦੀ ਹਵਾ ਲੈਂਦੇ ਹਾਂ ਆਕਸੀਜਨ ਲੈਂਦੇ ਹਾਂ ਹਨਾ ਦਰਖਤਾਂ ਨੀਚੇ ਬੈਠਦੇ ਹਾਂ ਬਾਹਰ ਕਿਸੇ ਨਾਲ ਘੁਲ ਮਿਲਦੇ ਹਾਂ ਤਾਂ ਵਧੀਆ ਲੱਗਦਾ ਥੋੜਾ ਹਨਾ ਮਤਲਬ ਕੇ ਤੰਦਰੁਸਤ ਵੀ ਤਾਂਹੀ ਰਹਿੰਦੇ ਹਾਂ ਤਾਂਹੀ ਇਹ ਇਹਨਾ ਚੀਜ਼ਾਂ ਕਰਕੇ ਇੱਕ ਤਾਂ AC ਹੋਗੇ phone ਹੋਗੇ ਇਹਨਾ ਦੀਆਂ ਤਰੰਗਾ ਕਰਕੇ ਜੋ ਵੀ ਹਨਾ network ਹੁੰਦਾ ਇਹਨਾ ਦਾ ਇਹਨਾ ਕਰਕੇ ਹੀ ਮੋਸਮ ਖਰਾਬ ਹੁੰਦਾ ਏ ਹਾਂਜੀ ਹਾਂਜੀ ਏਵੇਂ ਹੀ ਆ ਹੁਣ ਦੇਖੋ ਜਿੰਨੀ ਗਰਮੀ ਪੈਂਦੀ ਆ ਉੰਨੀ ਹੀ ਠੰਡ ਪੈਂਦੀ ਆ ਹਨਾ ਕਿਉਂਕਿ ਹੁਣ ਦੇਖੋ ਨਹੀਂ ਦਿਸੰਬਰ ਜਨਵਰੀ ਦੇ ਮਹੀਨੇ ਵਿੱਚ ਕਿੰਨੀ ਜਿਆਦਾ ਠੰਡ ਹੁੰਦੀ ਹੈ ਬਿਲਕੁਲ ਹੱਥ ਬਾਹਰ ਵੀ ਨੀ ਕੱਡ ਸਕਦੇ ਹੈਗੇ ਆਪਾਂ ਧੁੰਦ ਵੀ ਇੰਨੀ ਪੈਂਦੀ ਹੈ

ਹਾਂਜੀ ਹਾਂਜੀ ਹੁਣ ਜਿੱਦਾਂ ਪਹਿਲਾਂ ਇੱਕਦਮ ਪਹਿਲਾਂ ਮੀਂਹ ਨੀ ਪਏ ਹੈਗੇ ਆਪਾਂ ਕਹਿੰਦੇ ਹੁੰਦੇ ਸੀ ਮੀਂਹ ਪੈ ਜਾਵੇ ਪੈ ਜਾਵੇ ਹਨਾ ਪੈ ਨਹੀਂ ਸੀ ਰਿਹਾ ਤਾਂ ਉਸ ਤੋਂ ਬਾਅਦ ਥੋੜੇ ਕੁ time ਬਾਅਦ ਇੰਨੇ ਮੀਂਹ ਪਏ ਇੱਕ ਦਮ ਗਰਮੀ ਆ ਗਈ ਇੰਨਾ ਜਿਆਦਾ ਬੇਟਵਾ ਜਾ ਮੋਸਮ ਆ ਗਿਆ ਮਤਲਬ ਬੇਕਾਰ ਮੋਸਮ ਸੀ ਬਹੁਤ ਜਿਆਦਾ ਉਹ ਜੀ ਨੀ ਸੀ ਕਰਦਾ ਬਾਹਰ ਨਿੱਕਲਣ ਨੂੰ ਉੱਦਾਂ ਦਾ ਹੀ ਮੋਸਮ ਹੋਗਿਆ ਅੱਜਕਲ ਉਹ ਮੋਸਮ ਜਿਆਦਾ ਵਧੀਆ ਲੱਗਦਾ ਜਿਹੜਾ ਜਿੱਦਾਂ ਕੇ ਠੰਡੀ ਠੰਡੀ ਹਵਾ ਚੱਲਦੀ ਹੋਵੇ ਹਨਾ ਨਾ ਧੁੱਪ ਹੋਵੇ ਨਾ ਮਤਲਬ ਨਾ ਧੁੱਪ ਹੋਵੇ ਨਾ ਛਾਂ ਹੋਵੇ ਮਤਲਬ mix ਜਾ ਹੋਵੇ ਉਹ ਬਹੁਤ ਵਧੀਆ ਲੱਗਦਾ ਹਾਂਜੀ ਹਾਂਜੀ ਏਵੀ ਆ ਏਵੀ ਹੀ ਆ ਮਤਲਬ ਆਹ ਨਾ ਮੀਂਹ ਕਰਕੇ ਸਾਰਾ ਹੁੰਦਾ ਦੇਖੋ ਪਹਿਲਾਂ ਮੀਂਹ ਪਈ ਗਿਆ ਫ਼ੇਰ ਇੱਦਾਂ ਸੀ ਵੀ

ਵੈਸੇ ਵੀ ਗਰਮੀ ਚ ਪਾਣੀ ਦੀ bottle ਆਪਣੇ ਨਾਲ ਹੀ ਰੱਖਣੀ ਚਾਹੀਦੀ ਹੈ ਕਿਉਂਕਿ ਕੁੱਛ ਵੀ ਹੋ ਸਕਦਾ ਨਾ ਕਦੀ ਚੱਕਰ ਆ ਜਾਣੇ ਆ ਗਰਮੀ ਦੇ ਕਰਕੇ ਕੁੱਛ ਵੀ ਹੋ ਸਕਦਾ ਤਬੀਅਤ ਖਰਾਬ ਹੋ ਸਕਦੀ ਹੈ ਅਚਾਨਕ ਇਸ ਲਈ ਪਾਣੀ ਦੀ bottle ਆਪਣੇ ਨਾਲ ਹੀ ਰੱਖਣੀ ਚਾਹੀਦੀ ਹੈ ਹਮੇਸ਼ਾ ਆ ਤਾਂ ਸਹੀ ਗੱਲ ਹੈ ਜਿੱਦਾਂ ਹੁਣ ਮੈਂ class ਲਗਾਉਣ ਆਨੀ ਹਾਂ ਤਾਂ ਮੈਨੂੰ ਥੋੜਾ bus stop ਬਹੁਤ ਅੱਗੇ ਆਉਣਾ ਪੈਂਦਾ ਤੁਰ ਕੇ ਪੈਦਲ ਆਉਣਾ ਪੈਂਦਾ ਉਹਦੇ ਕਰਕੇ ਨਾ ਬਾਹਰ ਇੰਨਾ ਮੋਸਮ ਖਰਾਬ ਆ ਧੁੱਪ ਆ ਇੰਨੀ ਜਿਆਦ ਉਹਦੇ ਕਰਕੇ ਨਾ ਬਹੁਤ ਜਿਆਦਾ ਥਕਾਵਟ ਮਹਿਸੂਸ ਹੋ ਜਾਂਦੀ ਆ ਇਸ ਕਰਕੇ ਪਾਣੀ ਮੈਂ ਤਾਂ ਆਪਣਾ ਨਾਲ ਹੀ ਲੈਕੇ ਜਾਂਦੀ ਹਾਂ ਕਿਉਂਕਿ ਕਿਸੇ ਵੀ time ਕਿਤੇ ਵੀ ਪਾਣੀ ਤੁਹਾਨੂੰ ਪਤਾ ਅੱਜਕਲ ਕਿਤੇ ਕਿਤੇ ਹੀ ਮਿਲਦਾ ਹਨਾ

ਉਹਦੇ ਕਰਕੇ ਫ਼ੇਰ ਮੈਨੂੰ bottle ਨਾਲ ਲੇਕੇ ਜਾਣੀ ਪੈਂਦੀ ਹੈ ਮੋਸਮ ਕਰਕੇ ਆ ਵੈਸੇ ਤਾਂ ਮੈਂ ਲੈਕੇ ਨੀ ਜਾਂਦੀ ਤੀ ਹੁਣ ਤਾਂ ਵੈਸੇ ਵੀ ਇਹ ਜਾ ਮੋਸਮ ਹੋਗਿਆ ਜਿੱਦਾਂ ਹੁਣ ਤਾਂ ਠੰਡਾ ਪਾਣੀ ਪੀਣੇ ਨੂੰ ਦਿਲ ਕਰੀ ਜਾਂਦਾ ਹੈ ਪਰ ਇੱਕ

ਹਾਂਜੀ ਹਾਂਜੀ ਮੈਂ ਵੀ ਮਤਲਬ ਥੋੜੀ ਜੀ ਦੂਰ ਬਜਾਰ ਚ ਨੂੰ ਤੁਰ ਕੇ ਆਨੀ ਹਾਂ ਮੈਂ ਵੀ ਹੁਣ ਪਾਣੀ ਦੀ bottle ਆਪਣੀ ਰੱਖਦੀ ਹਾਂ ਕਿਉਂਕਿ ਇਹ ਨਾ ਪਿਆਸ ਬਹੁਤ ਲੱਗਦੀ ਆ ਫ਼ੇਰ ਗਲਾ ਸੁੱਕ ਜਾਂਦਾ ਫ਼ੇਰ ਇੱਦਾਂ ਜੀ ਤਾਂ ਇੱਦਾਂ ਕਰਦਾ ਵੀ ਨਾ ਠੰਡਾ ਪਾਣੀ ਪੀਏ but ਪੀ ਨੀ ਨਾ ਸਕਦੇ ਹੈਗੇ ਕਿਉਂਕਿ ਜੇ ਠੰਡਾ ਪਾਣੀ ਪੀਵਾਂਗੇ ਤਾਂ ਗਲਾ ਖਰਾਬ ਹੋਜੇਗਾ ਉਹਦੇ ਨਾਲ ਜੁਕਾਮ ਬੁਖਾਰ ਹੋਜੇਗਾ ਫ਼ੇਰ ਤਾਂ ਕਰਕੇ ਫ਼ੇਰ ਹੁਣ normal ਪਾਣੀ ਹੀ ਪੀਨੇ ਹਾਂ but ਜੀ ਤਾਂ ਬਹੁਤ ਕਰਦਾ ਵੀ ਠੰਡਾ ਪਾਣੀ ਪੀ ਹਲੇ start ਨੀ ਕੀਤਾ ਪਾਣੀ ਪੀਣਾ

ਸਹੀ ਗੱਲ ਹੈ ਹੁਣ ਇੱਦਾਂ ਹੀ ਨਾ ਮੈਂ ਜਦੋਂ ਮਤਲਬ ਕੀ ਕਲਾਸ ਤੋਂ ਘਰ ਨੂੰ ਜਾਂਦੀ ਹੁੰਦੀ ਆਂ ਉਸ ਤੋਂ ਬਾਅਦ ਘਰ ਜਾ ਕੇ ਇੱਕਦਮ ਥਕਾਵਟ ਹੋ ਜਾਂਦੀ ਆ ਇੱਕਦਮ ਆਪਾਂ ਤੁਰ ਕੇ ਜਾਨੇ ਹਾਂ ਹਨਾ buses ਚ ਵੀ ਜਾਨੇ ਹਾਂ ਤਾਂ ਇੱਕਦਮ ਗਰਮੋ ਈ ਗਰਮੀ ਆਉਂਦੀ ਆ ਇੱਕਦਮ ਜਾ ਕੇ ਘਰਾਂ ਜਾ ਕੇ ਮੈਂ ਠੰਡਾ ਪਾਣੀ ਪਈ ਲੈਂਨੀ ਆ ਨਾ ਤਾਂ ਮਤਲਬ ਅਮ ਯਾਰ ਇਹ ਸਾਰਾ weather ਕਰਕੇ ਹੀ ਆ ਮੋਸਮ ਆ ਉਹਦੇ ਕਰਕੇ ਜਿੱਦਾਂ ਗਰਮੀ ਆਲਾ ਮੋਸਮ ਆ ਗਿਆ ਹੁਣ ਇੱਕਦਮ ਆਪਾਂ ਜਦ ਘਰਾ ਜਾਂਦੇ ਹਾਂ ਪਾਣੀ ਠੰਡਾ ਪਾਣੀ ਪੀਨੇ ਹਾਂ ਤਾਂ ਹੁਣ ਮੇਰੇ ਥੋੜਾ cold ਵੀ ਹੋਗਿਆ ਬਹੁਤ ਜਿਆਦਾ ਮਤਲਬ ਗਲੇ ਚ ਵੀ problem ਆਗੀ ਅੱਛਾ ਹਾਂਜੀ ਹਾਂ ਵੈਸੇ ਠੰਡਾ ਪਾਣੀ ਨਾ ਪਿਆ ਕਰੋ ਕਿਉਂਕਿ ਦੇਖੋ ਹੁਣ ਮੋਸਮ change ਹੋ ਰਿਹਾ ਤਾਂ ਕਰਕੇ ਫ਼ੇਰ ਜੁਕਾਮ ਹੋ ਜਾਂਦਾ ਫ਼ੇਰ ਗਲਾ ਦਰਦ ਕਰਨ ਲੱਗ ਜਾਂਦਾ ਫ਼ੇਰ ਬਹੁਤ ਪਰੇਸ਼ਾਨੀ ਆਉਂਦੀ ਆ ਫ਼ੇਰ ਇੱਦਾਂ ਹੁੰਦਾ ਨਾ ਫ਼ੇਰ ਆਪਾਂ ਆਪਣੇ ਕੰਮ ਤੇ ਵੀ ਨੀ ਜਾ ਸਕਦੇ ਆਪਣਾ ਉੱਥੇ ਵੀ ਦਿਲ ਨੀ ਲੱਗਦਾ ਹੈਗਾ ਕਿਉਂਕਿ ਜਦੋਂ ਆਪਣੀ ਤਬੀਅਤ ਹੀ ਨੀ ਠੀਕ ਹੈਗੀ ਤਾਂ ਫ਼ੇਰ ਉਹ ਹਨਾ ਕਿੱਦਾਂ ਕੰਮ ਵੀ ਨੀ ਹੁੰਦਾ ਹੈਗਾ ਫ਼ੇਰ ਕੁੱਛ ਵੀ ਕਰਨ ਨੂੰ ਦਿਲ ਨੀ ਕਰਦਾ ਹੈਗਾ ਹੁਣ ਮੋਸਮ

ਹਾਂਜੀ ਜਿੱਦਾਂ ਇੱਦਾਂ ਹੀ ਮੈਂ ਅੱਜ ਆਈ ਸੀ ਮੈਨੂੰ cold cold ਹੋਇਆ ਪਿਆ ਸੀ ਤੇ ਮੈਂ ਆਈ ਅੱਜ ਮੇਰਾ ਦਿਲ ਨੀ ਕਰਦਾ class ਲਗਾਉਣ ਦਾ ਜਮਾ ਵੀ ਕਿਉਂਕਿ ਥੋੜੀ ਥਕਾਵਟ ਮਹਿਸੂਸ ਹੋ ਰਹੀ ਸੀ fever ਸੀ ਇਸ ਕਰਕੇ ਇਹ ਵੈਸੇ ਵੀ ਇਹ ਮੋਸਮ ਨਾ ਇਹਾ ਜਾ ਹੈ ਕੇ ਹਰ ਇੱਕ ਨੂੰ ਇੱਕ ਵਾ ਤਾਂ ਮਤਲਬ ਕੇ fever ਹੋਊਗਾ ਹੀ ਇੱਕ ਇੱਕ ਅੱਧੀ ਵਾਰ ਤਾਂ ਹੋ ਕੇ ਹੀ ਰਹੂਗਾ ਹੁਣ ਮੇਰੇ friends ਆ ਉੱਥੇ ਨਾਲ ਹੀ ਉਹਨਾ ਦੇ ਵਿੱਚੋਂ ਕਈ ਜਿਆਦਾ ਬਹੁਤ ਜਿਆਦਾ ਬੀਮਾਰ ਹੋ ਚੁੱਕੀਆਂ ਕੁੜੀਆਂ

ਇਹ ਕਹਿਣੀ ਏ ਕੇ weather ਕਰਕੇ ਬੀਮਾਰ ਹੋ ਰਹੀਆਂ weather ਬਹੁਤ ਮਤਲਬ ਕੇ ਧੁੱਪ ਆਲਾ ਗੰਦਾ ਜਾ weather ਆ

ਹੁਣ ਗਰਮੀਆਂ start ਹੋ ਰਹੀਆਂ ਨੇ ਹੁਣ ਤਾਂ ਕਰਕੇ ਫ਼ੇਰ ਹੁਣ ਉਸ ਹਿਸਾਬ ਨਾਲ ਵੀ ਆਪਾਂ ਨੂੰ ਕੱਪੜੇ ਵੀ ਹੁਣ ਆਪਾਂ ਨੇ ਚਲੋ ਜਿੱਦਾ ਸਾਰੇ ਮੋਟੇ ਕੱਪੜੇ ਰੱਖ ਦਿੱਤੇ ਨੇ ਹੁਣ ਆਪਾਂ ਨੇ ਗਰਮੀਆਂ ਦਾ ਮਤਲਬ ਧਿਆਨ ਰੱਖਣਾ ਚਾਹੀਦਾ cotton ਦੀ ਚੁੰਨੀ ਆਪਣੇ ਨਾਲ ਰੱਖਣੀ ਚਾਹੀਦੀ ਹੈ ਤੇ bottle ਵੀ ਆਪਣੇ ਨਾਲ ਹੀ ਰੱਖਣੀ ਚਾਹੀਦੀ ਹੈ ਪਾਣੀ ਵਾਲੀ ਤਾਂ ਕਿ ਆਪਾਂ ਜਦੋਂ ਵੀ ਪਿਆਸ ਵਗੈਰਾ ਲੱਗੇ ਕੋਈ ਪਰੇਸ਼ਾਨੀ ਹੋਵੇ ਆ ਤਾਂ ਆਪਾਂ ਪਾਣੀ ਪੀ ਸਕਦੇ ਆ ਨਾ ਗਰਮੀ ਤੋਂ ਬਚ ਜਾਵਾਂਗੇ ਨਾਲੇ ਹਾਂਜੀ ਹਾਂਜੀ ਆਪਾਂ ਇੱਕਦਮ AC ਇਸ ਅਮ weather ਚ ਤਾਂ ਆਪਾਂ ਕੁੱਛ ਇੱਦਾਂ ਦੀ ਚੀਜ਼ ਵੀ ਨੀ ਖਾ ਸਕਦੇ ਜਿੱਦਾਂ cold drink ਵਗੈਰਾ ਇਹ ਵੀ ਨੀ ਖਾ ਸਕਦੇ ਕਿਉਂਕਿ ਇੰਨੀ ਗਰਮੀ ਆਈ ਨੀ ਹੈਗੀ ਜੇ ਆਪਾਂ cold drink ਵਗੈਰਾ ਪੀਨੇ ਹਾਂ ਤਾਂ ਵੀ ਥੋੜਾ ਅੰਦਰ problem ਆਉਂਦੀ ਆ ਫਿਰ ਆਪਣੀ

ਪੀਣ ਤੋਂ ਹਟਦੇ ਨੀ ਕਿਉਂਕਿ ਉਹਨਾ ਨੂੰ ਤਾਂ ਜਿਹੜੀ ਚੀਜ਼ ਚਾਹੀਦੀ ਆ ਉਹਨਾ ਨੇ ਤਾਂ ਲੈਣੀ ਆ ਅੱਜਕਲ ਫਰੂਟੀਆਂ ਪੀਨੇ ਆ ਉਹ ਹਟਦੇ ਨੀ ਹੈਗੇ ਇੱਧਰ ਮੇਰੀ ਭਾਣਜੀ ਵੀ ਆ ਉਹ ਵੀ ਫਰੂਟੀਆਂ ਪੀ ਜਾਂਦੀ ਆ ਬੱਸ cold drink ਫੇਰ ਇੱਦਾਂ ਜੇ ਨਾ ਦਿਉ ਤਾਂ ਬੱਚੇ ਜਿੱਦ ਕਰਦੇ ਰੋਂਦੇ ਨੇ ਫ਼ੇਰ ਇੱਦਾਂ ਵੀ ਨੀ ਦੇਖਿਆ ਜਾਂਦਾ ਹੈਗਾ ਫ਼ੇਰ ਉਹਨਾ ਉਹਨਾ ਨੂੰ ਕਿਵੇਂ ਸਮਝਾਈਏ ਵੀ ਹਾਂ ਹੁਣ ਮੋਸਮ change ਹੋ ਰਿਹਾ ਵੀ ਇੱਦਾਂ ਦੀਆਂ ਚੀਜ਼ਾਂ ਫ਼ੇਰ ਆਪਾਂ ਨਹੀਂ ਖਾਣੀਆਂ ਹੈਗੀਆਂ ਤੁਹਾਡੇ ਤੋਂ ਮੰਗਦੇ ਹਾਂ ਤਾਂ ਕਰਕੇ ਹੁਣ ਉਹਨੂੰ ਉਹਨੂੰ ਵੀ cold ਹੋ ਰਿਹਾ ਦਵਾਈ ਦਵਾਈ ਫ਼ੇਰ ਅਸੀਂ ਹੁਣ ਠੀਕ ਹੈ ਥੋੜੀ ਅੱਛਾ ਅੱਛਾ ਹਾਂਜੀ ਸਹੀ ਗੱਲ ਆ ਬੱਚਾ ਨੀ ਮੰਨਦਾ ਹੈਗਾ ਹੁਣ ਇੱਦਾਂ ਹੀ ਜਿੱਦਾਂ ਸਾਡੇ ਵੀ ਛੋਟਾ ਬੱਚਾ ਹੈਗਾ ਉਹ ice cream ਮੰਗੀ ਜਾਂਦਾ ਹੈ ice cream ਕਿਉਂਕਿ ਇਹ ਮੋਸਮ ਹੈ ਨੀ ਨਾ ice cream ਆਲਾ ਹਜੇ ਇੰਨਾ ਜਿਆਦਾ ਮਤਲਬ ਗਰਮੀ ਵੀ ਨੀ ਹੈਗੀ ਇੰਨੀ ਜਿਆਦਾ ਠੰਡ ਵੀ ਨੀ ਹੈਗੀ ਉਹਦੇ ਕਰਕੇ ice cream ਖਾਣ ਨਾਲ ਵੀ ਅਹ ਮਤਲਬ ਕੇ ਬੀਮਾਰ ਪੈਂਨੇ ਹਾਂ ਫ਼ੇਰ ਹਨਾ ਬਿਮਾਰੀ ਲੱਗਦੀ ਆ ਹਾਂਜੀ ਹਾਂਜੀ ਇੱਦਾਂ ਹੀ ਹੁੰਦਾ ਵੈਸੇ ਵੀ ਬੱਚਿਆਂ ਨੂੰ ਮਤਲਬ ice cream ਵਗੈਰਾ ਬਾਹਰਲੀਆਂ ਚੀਜ਼ਾਂ ਥੋੜੀਆਂ ਘੱਟ ਹੀ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਚਲੋ ਆਪਾਂ ਤਾਂ ਦਵਾਈ ਜਾਣੇ ਹਾਂ but ਦੇਣੀਆਂ ਨੀ ਚਾਹੀਦੀਆਂ ਕਿਉਂਕਿ ਆਪਾਂ ਨੂੰ ਨਹੀਂ ਨਾ ਪਤਾ ਹੈਗਾ ਕਿੱਦਾਂ ਬਣਦੀਆਂ ਕਿੱਦਾਂ ਨਹੀਂ ਬਣਦੀਆਂ ਹੈਗੀਆਂ ਸੋ ਉਹ ਵੀ ਮੋਸਮ ਦੇ ਹਿਸਾਬ ਨਾਲ ਹੀ ਦੇਣੀਆਂ ਚਾਹੀਦੀਆਂ ਉਹ ਜੋ ਬੱਚਾ ਮੰਗਦਾ ਘਰੇ ਬਣਾ ਕੇ ਦੇਦੋ ਉਹਨੂੰ ਕੋਈ ਵੀ ਚੀਜ਼ ਹਨਾ ਬਾਹਰ ਤੋਂ ਮੰਗਵਾਉਣ ਨਾਲੋ ਤਾਂ better ਹੈ ਕਿਉਂਕਿ ਘਰੇ ਆਪਾਂ ਆਪਣੀਆਂ ਅੱਖਾ ਸਾਹਮਣੇ ਆਪਾਂ ਖੁਦ ਬਣਾਉਂਦੇ ਹਾਂ ਆਪਾਂ ਨੂੰ ਪਤਾ ਵੀ ਹਾਂ ਕਿਹੜੀ ਚੀਜ਼ ਵਧੀਆ healthy ਚੀਜ਼ ਕੀ ਬਣਾ ਕੇ ਦੋ ਉਹਨਾ ਨੂੰ ਹਾਂਜੀ ਹਾਂਜੀ ਇਹ ਤਾਂ ਹੈ ਜਿੱਦਾਂ ਘਰ ਦੀ ਚੀਜ਼ ਹੀ ਦਉਂਗੇ ਕਿਉਂਕਿ ਤੁਹਾਨੂੰ ਪਤਾ ਨਾ ਇਹਦੇ ਕਰਕੇ ਬਾਹਰ ਜਿਹੜਾ ਜੋ ਵੀ ਬਾਹਰ weather ਆ weather ਦੇਖੋ ਕਿਉਂ ਇਹ ਇੱਦਾਂ change ਹੁੰਦਾ ਕਿਉਂਕਿ ਬਾਹਰ ਅੱਜਕਲ ਸਾਰੇ ਚੀਜ਼ਾਂ chemical ਹੋਣ ਲੱਗ ਗਿਆਂ chemical ਮਤਲਬ ਸਬ੍ਜ਼ੀ ਵਗੈਰਾ ਲੈਂਦੇ ਹਾਂ ਉਹਨਾ ਤੇ chemical ਹਨਾ ਹੋਰ pollution ਹੋਗਿਆ ਇਹ ਵੀ ਸਾਰਾ ਇਹਨਾ ਕਰਕੇ ਇਹਨਾ ਦੀ ਤਬਦੀਲੀਆਂ ਕਰਕੇ ਹੀ weather ਚ change ਆਉਂਦਾ ਹਾਂਜੀ ਹਾਂਜੀ ਜਿੱਦਾਂ ਕੇ ਤੁਹਾਨੂੰ ਪਤਾ ਹੀ ਆ traffic ਕਿੰਨੀ ਜਿਆਦਾ ਵੱਧ ਗੀ ਹੁਣ pollution ਉਹਦੇ ਨਾਲ ਬਹੁਤ ਧੁਆਂ ਹੁੰਦਾ ਜਿਹਦੇ ਕਰਕੇ ਗੱਡੀਆਂ ਕਾਰਾਂ ਬਹੁਤ ਚੱਲਦੀਆਂ ਨੇ

ਕਹਿੰਦੇ ਨੀ ਹੁੰਦੇ ਮਤਲਬ ਜਿਹੜਾ ਸਾਰਾ ਜੋ ਵੀ ਹੈ ਇਹ ਸਾਰਾ ਅਹ earth ਤੇ ਹੀ ਆ ਸਾਰਾ depend earth ਤੇ ਹੀ ਆ ਜਿਹੜਾ weather ਨੇ change ਹੋਣਾ ਇਹਦੇ according ਹੀ circle ਚੱਲਦਾ ਹੁੰਦਾ ਨਾ ਕਦੋਂ ਗਰਮੀ ਦਾ ਮੋਸਮ ਆ ਕਦੋਂ ਸਰਦੀ ਦਾ ਮੋਸਮ ਆ ਉਹਦੇ according ਇਹ ਉਹਦੇ according ਹੁੰਦਾ ਜਿਦਾਂ ਮਤਲਬ ਜੋ ਵੀ

ਹਾਂਜੀ ਹਾਂਜੀ ਇਹਦੇ ਕਰਕੇ ਹੁਣ ਮੋਸਮ change ਹੁੰਦੇ ਆ ਨਾ ਸੋ ਤਾਂ ਵੀ ਕਰਕੇ ਹੁਣ ਦੇਖੋ ਸਰਦੀ ਚ ਬਹੁਤ ਜਿਆਦਾ ਸਰਦੀ ਲੱਗਦੀ ਆ ਆਪਾਂ ਨੂੰ ਹੁਣ ਗਰਮੀ ਚ ਬਹੁਤ ਜਿਆਦਾ ਗਰਮੀ ਹੁਣ ਆਪਣੇ ਤੋਂ ਨਹੀਂ ਸਿਹਾ ਜਾਂਦਾ ਜਿਹੜੇ ਪਹਿਲਾਂ ਵਾਲੇ ਹੁੰਦੇ ਸੀ ਦੋਖ੍ਲੋ ਕੇ ਜਿੱਦਾਂ ਕੇ ਹੁਣ ਦਾਦੀ ਉਹਨੀ ਹੋਗੇ ਮਤਲਬ ਉਹ ਸਹਿ ਰਹੇ ਆਂ ਗਰਮੀ ਨੂੰ ਮਤਲਬ ਸਹਿ ਲੈਂਦੇ ਆਂ ਆਪਾਂ ਦੇਖਲੋ ਆਪਾਂ ਅੱਜਕਲ ਦੇ ਹੋਗੇ ਨਾ ਆਪਾਂ ਤੋਂ ਬਿਲਕੁਲ ਵੀ ਗਰਮੀ ਵਗੈਰਾ ਨਹੀਂ ਸਹੀ ਜਾਂਦੀ ਕਿਉਂਕਿ ਦੇਖੋ ਉਹਨਾ ਨੇ ਖੁਰਾਕਾਂ ਵਗੈਰਾ ਖਾਧੀਆਂ ਹੋਇਆ ਨੇ ਤੇ ਅੱਜਕਲ ਮਤਲਬ ਉੱਦਾਂ ਦਾ ਖਾਣਾ ਪੀਣਾ ਉੱਦਾਂ ਦੀ ਹੈਗਾ ਜੇ ਆਪਾਂ ਸੋਚੀਏ ਵੀ ਹਾਂ ਆਪਾਂ ਕੋਈ ਖੁਰਾਕ ਖਾ ਰਹੇ ਹਾਂ but ਉਹ ਵੀ ਆਪਣੇ ਲਈ ਇੰਨੀ ਮਤਲਬ ਉਹਦੇ ਚ ਇੰਨਾ ਵੀ protein ਨੀ ਹੁੰਦਾ ਹੈਗਾ ਵੀ ਹਾਂ ਆਪਣੇ ਲਈ ਸਹਿਤਮੰਦ ਹੈ ਉਹਦੇ ਚ ਬਹੁਤ ਘੱਟ ਮਾਤਰਾ ਚ ਹੁੰਦਾ ਕਿਉਂਕਿ ਜਿੱਦਾਂ ਦੇ chemical ਆਲੀਆਂ ਚੀਜ਼ਾਂ ਆਈਆਂ ਅੱਜਕਲ ਹਰ ਇੱਕ ਚੀਜ਼ ਚ ਮਿਲਾਵਟ ਹੋ ਰਹੀ ਹੈ ਜਿੱਦਾਂ ਮਹਿੰਗਾਈ ਵੱਧ ਰਹੀ ਹੈ

ਹਾਂਜੀ ਹਾਂਜੀ ਇੱਦਾਂ ਹੀ ਆਂ ਮੋਸਮ ਏ ਯਾਰ ਇਹਨਾ ਕਰਕੇ ਹੀ ਖਰਾਬ ਹੁੰਦਾ ਉਂਝ ਮੋਸਮ ਠੀਕ ਹੈ ਵਧੀਆ ਹੈ ਬੱਸ ਮੋਸਮ ਚ ਤਬਦੀਲੀ ਇਸ ਕਰਕੇ ਹੀ ਆਉਂਦੀ ਆ ਕਿਉਂਕਿ ਮਤਲਬ ਕੇ ਜਿਹੜਾ pollution main ਤਾਂ pollution ਆ ਦੁੱਜਾ ਕੇ ਆਪਾਂ ਦਰਖਤ ਵਗੈਰਾ ਕੱਟ ਦਿੰਦੇ ਹਾਂ ਦਰਖਤ ਨੀ ਲਗਾਉਂਦੇ ਹੈਗੇ ਉਹਨਾ ਕਰਕੇ ਮੋਸਮ change ਹੁੰਦਾ ਅਗਰ ਦਰਖਤ ਲੱਗੇ ਹੋਣ ਹਰਿਆਲੀ ਹੋਵੇ ਵਧੀਆ ਮੋਸਮ ਰਹਿੰਦਾ ਹੈ ਹਾਂਜੀ ਹਾਂਜੀ ਹੁਣ ਦੇਖੋ ਕੇ ਜਿੱਦਾਂ ਕੇ ਹੁਣ ਦਰਖਤ ਕੱਟ ਕੇ ਹੁਣ ਪੂਲ ਵਗੈਰਾ ਬਣ ਰਹੇ ਨੇ flyover ਬਣ ਰਹੇ ਨੇ ਹਨਾ ਜਿੰਨੇ ਦਰਖਤ ਕੱਟਦੇ ਹਾਂ ਚਲੋ ਮੰਨਦੇ ਹਾਂ ਵੀ ਇਹ ਵੀ ਚੀਜ਼ਾਂ ਜਰੂਰੀ ਨੇ but ਦੇਖੋ ਜੇ ਦਰਖਤ ਕੱਟ ਰਹੇ ਹਾਂ ਉੰਨੇ ਲਗਾਉਣੇ ਵੀ ਚਾਹੀਦੇ ਨੇ ਜਰੂਰੀ ਨੀ ਹੈਗਾ ਸੜਕਾਂ ਦੇ ਆਲੇ ਦਵਾਲੇ ਲਗਾਉ ਕਿਤੇ ਵੀ ਕੋਈ ਖੁੱਲੇ ਮੈਦਾਨਾ ਵਿੱਚ

ਵੀ ਹਾਂ ਹਾਂ ਜਿੰਨੇ ਦਰਖਤ ਕੱਟ ਰਹੇ ਹਾਂ ਅਸੀਂ road ਵਗੈਰਾ ਬਣਾਉਣ ਲਈ ਤਾਂ ਦਰਖਤ ਲਗਾਉਣੇ ਵੀ ਤਾਂ ਹੁਣ ਦੇਖੋ road ਕਿੰਨੇ ਚੋੜੇ ਬਣ ਰਹੇ ਨੇ ਤਾਂ ਸਾਈਡਾ ਪਰ ਤੇ ਦਰਖਤ ਹਟਾ ਰਹੇ ਹਾਂ ਤਾਂ ਲਗਾਉਣੇ ਲਗਾਉਣੇ ਵੀ ਚਾਹੀਦੇ ਨੇ ਸਾਨੂੰ ਹਨਾ ਹਾਂਜੀ ਹਾਂਜੀ ਉਹਨਾ ਕਰਕੇ ਦਰਖਤਾਂ ਕਰਕੇ main ਜਿਆਦਾ problem ਆਉਂਦੀ ਹੈ ਤੇ weather ਚ ਇੱਦਾਂ ਫਰਕ ਆਉਂਦਾ ਬਾਕੀ ਹੁਣ ਅੱਜਕਲ ਦਾ weather ਤਾਂ ਤੁਹਾਨੂੰ ਪਤਾ ਹੀ ਹੈ ਦੇਖਲੋ ਹਨਾ ਬਿਮਾਰੀਆਂ ਆਲਾ ਹੈ ਕਿਉਂਕਿ ਬਹੁਤ ਜਿਆਦਾ ਧੁੱਪ ਹੋ ਰਹੀ ਹੈ ਇਹਦੇ ਨਾਲ ਬੱਚੇ ਬੀਮਾਰ ਵੀ ਹੋ ਰਹੇ ਨੇ ਇਸ ਲਈ ਆਪਣਾ ਧਿਆਨ ਰੱਖਿਆ ਕਰੋ ਹਨਾ

ਦੇਖ ਕੇ ਮਤਲਬ ਠੰਡਾ ਬਹੁਤਾ ਨਾ ਪਾਣੀ ਪਿਆ ਕਰੋ ਹਨਾ ਮੋਸਮ ਦੇ according weather ਦੇ according ਰਹਿਣਾ ਸਹਿਣਾ ਮਤਲਬ ਜੋ ਵੀ ਆ ਹਨਾ

ਸਲਾਮ ਬਾਰ ਬਾਰ ਸਲਾਮ ਕਰਨੀ ਜਰੂਰੀ ਹੁੰਦੀ ਆ? ਹਾਂ ਬੰਦ ਆ, ਹਾਂ। ਹੋਰ ਫੇਰ? ਕੀ ਆਇਆ?